ਸਾਡੀ ਭੜੋਲੀ ਵਿੱਚ ਲੋੜਵੰਦ ਹਰੇਕ ਚੀਜ਼ਾਂ ਮਿਲ ਜਾਂਦੀਆਂ ਹਨ, ਇੱਥੇ ਇੱਕ high school ਵੀ ਹੈ, ਜਿਹੜੇ ਜਿੱਥੇ ਬੱਚੇ ਪੜ੍ਹ ਸਕਣ, ਔਰ ਸਿਕਸ਼ਾ ਪ੍ਰਾਪਤ ਪੜ੍ਹਾਈ ਕਰਕੇ ਆਪਣਾ time ਕੱਢ ਲੈਂਦੇ ਹਨ ਉਹ ਇੱਥੇ ਇੱਕ ਆਉਣ ਜਾਣ ਦੀ ਵੀ ਸਾਰੀ ਸੁਵਿਧਾ ਹੈ l

ਉੱਥੇ ਸਾਰੇ ਬੱਚੇ ਖੇਲਣ ਜਾਂਦੇ ਹਨ, ਸ਼ਾਮੀ ਉਹ ਇੱਕ army ਏਰੀਏ ਵਿੱਚ ਵੀ ਪਾਰਕ ਹੈ ਲੋਕੀ ਉੱਥੇ ਸ਼ੈਰ ਕਰਨ ਸਵੇਰੇ ਸ਼ਾਮੀ ਦੋਨੋਂ time ਜਾਂਦੇ ਹਨ ਮੇਰਾ ਪਿੰਡ ਇੱਕ ਛੋਟਾ ਜਿਹਾ ਕਸਬਾ ਹੈ l ਇੱਥੇ ਹਰੇਕ ਜ਼ਨਾਨੀਆਂ ਨੂੰ ਕੰਮ ਕਰਨ ਲਈ ਸਰਕਾਰ ਨੇ loan ਦੀ ਵੀ ਸੁਵਿਧਾ ਉਪ ਦਿੱਤੀ ਹੋਈ ਹੈ, ਤਾਂ ਕਿ ਉਹ ਆਪਣਾ ਘਰੇਲੂ ਜੀਵਨ ਚੰਗੀ ਤਰ੍ਹਾਂ ਬਤੀਤ ਕਰ ਸਕਣ ਮੇਰੇ ਪਿੰਡ ਵਿੱਚ ਜਿਸ ਅਹ ਇੱਕ dispensary ਹੈ ਉਹ ਜਦੋਂ ਵੀ ਕੋਈ ਲੋਕੀ ਬਿਮਾਰ ਹੋਣ ਜਾਂ ਕੁਛ ਵੀ ਹੋਏ ਉੱਥੇ ਲ help ਮਦਦ ਮਿਲਦੀ ਹੈ ਮੇਰੇ ਪਿੰਡ ਵਿੱਚ ਲੋਕਾਂ ਨੂੰ ਮੁਫ਼ਤ ਰਾਸ਼ਣ ਵੀ ਮਿਲਦਾ ਹੈ ਤਾਂ ਕਿ ਗ਼ਰੀਬ ਤੋਂ ਗ਼ਰੀਬ ਲੋਕੀ ਉਹਦੀ ਸੁਵਿਧਾ ਪ੍ਰਾਪਤ ਕਰ ਸਕਣ ਤੇ ਆਪਣਾ ਘਰੇਲੂ ਜੀਵਨ ਠੀਕ ਬਤੀਤ ਕਰ ਸਕਣ l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

ਆਉਣ ਜਾਣ ਦੀ free ਸੁਵਿਧਾ ਵੀ ਹੈ, ਹੋਰ ਨਾਲ ਦੇ ਪਿੰਡਾਂ ਦੇ ਨਾਲ ਜੁੜਿਆ ਸਾਰੇ ਚੋਰ ਚਾਰੋ ਪਾਸੇ army area ਕਿਸੇ ਚੀਜ਼ ਦੀ ਕੋਈ ਡਰ ਖ਼ਤਰਾ ਨਹੀਂ ਹੈ ਮੇਰਾ ਪਿੰਡ ਮੇਰਾ ਪਿੰਡ ਬਹੁਤ ਚੰਗਾ ਹੈ ਉੱਥੇ ਕਿਸੇ ਕਦੀ ਵੀ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਨਹੀਂ ਕਰਦਾ ਔਰ ਨਸ਼ਿਆਂ ਤੋਂ ਲੋਕੀ ਤਕਰੀਬਨ ਦੂਰ ਰਹਿੰਦੇ ਹਨ ਮੇਰੇ ਪਿੰਡ ਵਿੱਚ ਜ਼ਨਾਨੀਆਂ ਨੂੰ ਸਲਾਈ beauty parlor ਦਾ ਕੰਮ ਵੀ ਸਿਖਾਇਆ ਜਾਂਦਾ ਹੈ ਮੇਰੀ ਨੂੰਹ ਹੈ ਔਰ ਇੱਕ ਪੋਤੀ ਵੀ ਹੈ ਜਿਹਦੇ ਨਾਲ ਮੈਂ ਸਾਰਾ ਦਿਨ time ਅਹ ਬਤੀਤ ਕਰਦੀ ਹਾਂ ਤੇ ਉਹਦੇ ਨਾਲ ਖੇਡਦੀ ਰਹਿੰਦੀ ਹਾਂ ਮੇਰੇ ਪਿੰਡ ਵਿੱਚ ਬਹੁਤ ਸਾਰੇ ਲੋਕੀ ਆਪਣੇ ਘਰਾਂ ਵਿੱਚ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਹਨ ਉਹ ਕਿਸੇ ਵੀ time ਵਿਹਲੇ ਨਹੀਂ ਰਹਿੰਦੇ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 ਮੇਰੇ ਪਿੰਡ ਵਿੱਚ ਲੋਕੀ ਬੜੇ ਖ਼ੁਸ਼ ਨਜ਼ਰ ਆਉਂਦੇ ਹਨ ਕਿਉਂਕਿ ਕਿਉਂ ਉਹਨਾਂ ਨੂੰ ਹਰੇਕ ਪਾਸੇ ਕੁਛ ਨਾ ਕੁਛ ਕੰਮ ਵੀ ਮਿਲਦਾ ਹੀ ਮਿਲਿਆ ਰਹਿੰਦਾ ਹੈ ਮੇਰੇ ਪਿੰਡ ਦੇ ਲਾਗੇ ਇੱਕ ਛੋਟਾ ਜਿਹਾ ਕਸਬਾ ਹੈ ਜਿੱਥੇ ਲੋਕੀ ਜੋ ਲੋਕੀ ਆਪਣੀ ਮੁਰਗੀ ਖਾਨੇ ਵਿੱਚ ਕੰਮ ਕਰਕੇ ਆਪਣੀ ਰੋਟੀ ਦਾ ਸਾਧਨ ਉਪਲਬਧ ਕਰ ਲੈਂਦੇ ਹਨ ਮੇਰਾ ਪਿੰਡ ਵਿੱਚ MC ਜਿਹੜਾ ਲੋਕਾਂ ਦੇ ਗ਼ਰੀਬ ਜ ਬੱਚਿਆਂ ਦੇ ਕੁੜੀਆਂ ਦੇ ਵਿਆਹ ਵੀ ਕਰਵਾਉਂਦਾ ਹੈ ਔਰ ਉਹਨਾਂ ਨੂੰ ਹੋਰ ਸੁਵਿਧਾ ਦਿੰਦਾ ਹੈ, ਇੱਥੇ ਸਰਕਾਰ ਨੇ ਕੁੜੀਆਂ ਦੇ ਵਿਆਹ ਕਰਨ ਲਈ ਇਕਵੰਜਾ ਸੌ ਦੀ ਰਕਮ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਗ਼ਰੀਬ ਤੋਂ ਗ਼ਰੀਬ ਆਪਣੀ ਕੁੜੀ ਨੂੰ ਆਪਣੇ ਉਠਾ ਸਕੇ ਮੇਰੇ ਪਿੰਡ ਵਿੱਚ ਲੋਕੀ ਕਈ ਲੋਕੀ ਨੌਕਰੀ ਪੇਸ਼ਾ ਵੀ ਕਰਦੇ ਹਨ ਉਹਨਾਂ ਨੇ ਅਮ ਬਾਹਰੋਂ ਕਮਾ ਕੇ ਲਿਆ ਕੇ ਘਰ ਆਪਣਾ ਜੀਵਨ time pass ਕਰਦੇ ਹਨ ਮੇਰਾ ਪਿੰਡ ਵਿੱਚ ਬੜੇ ਜਾਣੇ ਬਾਹਰਲੇ ਦੇਸ ਵੀ ਗਏ ਹਨ, ਔਰ ਉਹਨਾਂ ਦੇ ਸਾਰਾ ਟੱਬਰ ਇੱਥੇ ਰਹਿੰਦਾ ਹੈ ਅਸੀਂ ਆਪਣੇ ਪਿੰਡ ਵਿੱਚ ਇੱਕ ਸੁੱਖੀ ਪਰਿਵਾਰ ਦੀ ਤਰ੍ਹਾਂ ਰਹਿੰਦੇ ਹਾਂ ਸਾਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਈ ਜੋ ਵੀ ਮਿਲਦਾ ਹੈ ਉਹਦੇ ਨਾਲ ਹੀ ਅਸੀਂ ਗੁਜ਼ਾਰਾ ਕਰ ਲੈਂਦੇ ਹਾਂ, ਮੇਰੇ ਪਿੰਡ ਵਿੱਚ ਇੱ ਜਗਾ ਜਗਾ ਤੇ ਪਹਿਰੇਦਾਰ ਵੀ ਖ ਰਹਿੰਦੇ ਲੱਗੇ ਪਹਿਰਾ ਦੇਣ ਵਾਲੇ ਬੰਦੇ ਵੀ ਲੱਗੇ ਹੋਏ ਹਨ।

ਉਹ ਦੋੜ੍ਹਾਂ ਲਾਉਂਦੇ ਹਨ ਤੇ ਤਾਂ ਕਿ ਉਹ ਕਿਤੇ ਅਹ ਭਰਤੀ ਫ਼ੌਜ਼ ਚ ਭਰਤੀ ਹੋ ਸਕਣ, ਔਰ ਬੱਚਿਆਂ ਨੂੰ ਨੂੰ ਇਹੀਓ ਖ਼ੁਸ਼ ਮਿਲਦਾ ਹੈ ਖ਼ੁਸ਼ੀ ਮਿਲਦੀ ਹੈ ਤਾਂ ਕਿ ਉਹ ਪੜ੍ਹ ਲਿਖ ਕੇ ਕਿਤੇ ਆਪਣੇ ਜੀਵਨ ਨੂੰ ਚੰਗਾ ਕਰ ਸਕਣ ਮੇਰਾ ਪਿੰਡ ਪਠਾਨਕੋਟ ਦੇ ਨਜ਼ਦੀਕ ਹੈ ਉੱਥੇ ਹਰੇਕ ਚੀਜ਼ ਮਿਲ ਜਾਂਦੀ ਹੈ, ਤਾਂ ਕਿ ਅਸੀਂ ਆਪਣੀ ਜ਼ਰੂਰਤਾਂ ਪੂਰੀਆਂ ਕਰਨ ਲਈ ਬਾਹਰ ਨਾ ਜਾ ਸਕੀਏ ਔਰ ਸਾਡੇ ਪਿੰਡ ਚ ਔਰ ਸਾਡੇ ਪਿੰਡ ਵਿੱਚ ਇੱਕ ਬੜਾ ਵੱਡਾ ਮੰਦਿਰ ਹੈ ਅਮ ਜਿੱਥੇ ਕਿ ਹਰ ਮਹੀਨੇ ਦੋ ਮਹੀਨਿਆਂ ਬਾਅਦ ਧਾਰਮਿਕ ਕਥਾ ਹੁੰਦੀ ਰਹਿੰਦੀ ਹੈ ਲੋਕੀ, ਜ਼ਨਾਨੀਆਂ, ਬੰਦੇ ਸਭ ਉੱਥੇ ਕਥਾ ਸੁਣਨ ਜਾਂਦੇ ਹਨ, ਔਰ ਖ਼ੁਸ਼ੀ ਪ੍ਰਾਪਤ ਕਰਦੇ ਹਨ, ਉਸ ਮੰਦਿਰ ਵਿੱਚ ਕਈ ਲੋਕੀ ਆ ਕੇ ਦਾਨ ਕਰਕੇ ਜਾਂਦੇ ਹਨ, ਔਰ ਲੋਕੀ ਉੱਥੇ ਕਥਾ ਕੀਰਤਨ ਕਰਦੇ ਰਹਿੰਦੇ ਹਨ। ਮੇਰੇ ਪਿੰਡ ਵਿੱਚ ਧਾਰਮਿਕ ਕੰਮਾਂ ਵੱਲ ਬਹੁਤ ਧਿਆਨ ਦਿੱਤਾ ਜਾਂਦਾ ਹੈ, ਹਰੇਕ ਦਿਨ ਤਿਉਹਾਰ ਨੂੰ ਉੱਥੇ ਮੰਦਿਰ

ਮੇਰੇ ਪਿੰਡ ਵਿੱਚ ਜੋ ਵੀ ਕਿਸੇੇ ਨੂੰ ਕਿਸੇ ਚੀਜ਼ ਦੀ ਕਮੀ ਆਏ ਤੇ ਇੱਕ ਦੂਜੇ ਦੀ ਮਦਦ ਕਰਨ ਲਈ ਹਰ time ਕੋਈ ਨਾ ਕੋਈ ਤਿਆਰ ਰਹਿੰਦਾ ਹੈ ਤਾਂ ਕਿ ਉਹਨਾਂ ਨੂੰ ਇਹ ਮਹਿਸੂਸ ਨਾ ਹੋਏ ਕਿ ਅਸੀਂ ਗ਼ਰੀਬ ਹਾਂ ਸਾਨੂੰ ਕੋਈ ਇੱਥੇ ਮਦਦ ਨਹੀਂ ਕਰਦਾ। ਜਿਹੜੇ ਇੱਥੋਂ ਦੇ MC ਹੈ, ਉਹ ਵੀ ਉਹਨਾਂ ਦੀ ਅਮ ਅੱਗੇ ਹੋ ਕੇ ਮਦਦ ਕਰਦੇ ਹਨ ਮੇਰੇ ਪਿੰਡ ਵਿੱਚ ਵਾਤਾਵਰਨ ਵੀ ਬਹੁਤ ਚੰਗਾ ਹੈ, ਕੋਈ ਇੰਨਾ ਪ੍ਰਦੂਸ਼ਣ ਵੀ ਨਹੀਂ ਹੈ, ਮੇਰਾ ਪਿੰਡ ਇੱਕ ਚੰਗਾ ਤੇ ਤਰੱਕੀਮੰਦ ਪਿੰਡ ਹੈਗਾ। ਹੋਰ ਸਾਡੇ ਲਾਗੇ ਜਿਹੜੇ ਪਿੰਡ ਹੈ ਉੱਥੇ ਕਈ ਲੋਕੀ ਜੂਆ ਖੇਲਦੇ ਹਨ, ਕੋਈ ਕੁਛ ਕਰਦਾ ਹੈ, ਪਰ ਸਾਡਾ ਪਿੰਡ ਇਹਨਾਂ ਕੰਮਾਂ ਤੋਂ ਸਾਰੇ ਪਿੱਛੇ ਹਨ, ਕਿਉਂਕਿ ਇੱਥੇ ਸਾਰੇ ਲੋਕੀ ਮਿਹਨਤੀ ਮਿਹਨਤ ਮਜ਼ਦੂਰੀ ਕਰਦੇ ਹਨ ਮੇਰੇ ਪਿੰਡ ਵਿੱਚ ਲੋਕੀ ਸਲਾਈ ਕਢਾਈ ਹੋਰ ਕੰਮ ਵੀ

ਪਟਨਾ ਸਾਹਿਬ ਵੀ ਸਾਡੇ ਲਈ ਸਿੱਖ ਧਰਮ ਬਹੁਤ ਹੀ ਅਹਿਮ ਅਸਥਾਨ ਹੈਗਾ ਹੈ ਤੇ ਪਟਨਾ ਸਾਹਿਬ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਹੈ ਜਨਮ ਅਸਥਾਨ ਹੈ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਹ ਸ੍ਰੀ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਆ ਜਾਂਦੇ ਨੇ ਤੇ ਉਹ ਉਸ ਤੋਂ ਬਾਅਦ ਜਦੋਂ ਮੁਗਲਾਂ ਨੇ ਸ੍ਰੀ ਆਨੰਦਪੁਰ ਸਾਹਿਬ ਤੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਦੇ ਸਾਰੇ ਪਰਿਵਾਰ ਦੇ ਨਾਲ ਤੇ ਜਿੰਨੇ ਵੀ ਉਹਨਾਂ ਦੇ ਨਾਲ ਸਿੰਘ ਸਾਹਿਬਾਨ ਸੀ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 ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਤੋਂ ਬਾਅਦ ਨੰਦੇੜ ਹਜ਼ੂਰ ਸਾਹਿਬ ਜੋ ਦੇ ਵਿੱਚ ਹੈ ਉੱਥੇ ਆ ਜਾਂਦੇ ਨੇ ਤੇ ਉੱਥੇ ਸੰਗਤਾਂ ਦੇ ਨਾਲ ਰਹਿਣ ਲੱਗ ਪੈਂਦੇ ਨੇ ਤੇ ਜਦੋਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਜ਼ੂਰ ਸਾਹਿਬ ਦੇ ਵਿੱਚ ਰਹਿ ਰਹੇ ਸੀ ਤੇ

ਬੰਦੇ ਸੀ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਹਮਲਾ ਕਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਹਮਲੇ ਦੇ ਵਿੱਚ ਕਾਫ਼ੀ ਗੰਭੀਰ ਜਿਹੜੀ ਹੈਗੀ ਉਹਨਾਂ ਨੂੰ ਸੱਟ ਲੱਗੀ ਤੇ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘਾਂ ਨੇ ਜਿਹੜੇ ਵੀ ਉਹ ਦੋ ਆਏ ਹੋਏ ਸੀ ਉਹਨਾਂ ਨੂੰ ਮੌਕੇ ਤੇ ਮਾਰ ਦਿੱਤਾ ਤੇ ਅਸੀਂ ਵੀ ਨੰਦੇੜ ਸਾਹਿਬ ਦੋ ਤਿੰਨ ਵਾਰੀ ਗਏ ਹਾਂ ਨੰਦੇੜ ਸਾਹਿਬ ਵੀ ਜਾ ਕੇ ਜਿਸ ਤਰ੍ਹਾਂ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 ਜੋ ਆਨੰਦ ਆਉਂਦਾ ਹੈ ਉਹੀ ਸ੍ਰੀ ਆਨੰਦਪੁਰ ਸਾਹਿਬ ਤੇ ਪਟਨਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਜਾ ਕੇ ਰੂਹ ਨੂੰ ਜਿਹੜੀ ਸ਼ਾਂਤੀ ਮਿਲਦੀ ਹੈ ਉਹ ਹੋਰ ਕਿਤੇ ਨੀ ਮਿਲਦੀ ਤੇ ਇਹਨਾਂ ਚਾਰਾਂ ਦਰਬਾਰਾਂ ਤੇ ਪੰਜਾਬ ਦਾ ਹਰ ਸਿੱਖ ਹੈ ਜਿਹੜਾ ਗੁਰੂ ਨੂੰ ਮੰਨਦਾ ਹੈ ਗੁਰੂ ਸਾਹਿਬ ਨੂੰ ਮੰਨਦਾ ਹੈ ਉਹ ਜਾਣਾ ਚਾਹੁੰਦਾ ਹੈ ਤੇ ਇੱਕ ਸਥਾਨ ਹੁਣ ਫਿਰ ਇੰਡੀਆ government ਨੇ ਤੇ ਪਾਕਿਸਤਾਨ ਨੇੇ

Last ਕਾਫ਼ੀ time ਹੈ ਜਿਹੜਾ ਉਹ ਨਨਕਾਣਾ ਸਾਹਿਬ ਦੇ ਵਿੱਚ ਰਹੇ, ਤੇ ਨਨਕਾਣਾ ਸਾਹਿਬ ਦੇ ਵਿੱਚ ਬਹੁਤ ਹੀ ਵਧੀਆ ਗੁਰੂਦੁਆਰਾ ਸਾਹਿਬ ਹੁਣ ਬਣਾਇਆ ਹੈ ਤੇ ਉੱਥੇ ਸੰਗਤਾਂ ਜਾ ਸਕਦੀਆਂ ਹੈ ਦਰਸਨ ਕਰਨ ਵਾਸਤੇ ਪਹਿਲਾਂ ਥੋੜ੍ਹਾ ਜਿਹਾ ਸਾਰਿਆਂ ਨੂੰ ਹੁੰਦਾ ਸੀ ਕਿ ਇਹ ਜੇ ਨਨਕਾਣਾ ਸਾਹਿਬ ਦਰਸਨ ਕਰਨ ਜਾਵਾਂਗੇ ਤੇ ਪਾਕਿਸਤਾਨ ਤਾਂ ਸਾਨੂੰ ਵੀਜ਼ਾ ਲੈਣਾ ਪੈਣਾ ਹੈ ਤੇ ਸਾਡਾ ਜਿਹੜਾ ਪਾਸਪੋਰਟ ਦੇ ਉੱਤੇ ਪਾਕਿਸਤਾਨ ਦਾ ਲੱਗੇਗਾ ਤੇ ਸੰਗਤਾਂ ਜਾਣ ਤੋਂ ਥੋੜ੍ਹਾ ਜਿਹਾ ਝਿਝਕਦੀਆਂ ਸੀ ਪਰ ਇਸ ਚੀਜ਼ ਨੂੰ ਲੈਂਦਿਆਂ ਹੋਇਆਂ ਹੁਣ ਉਹਨਾਂ ਨੇ

ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਵੀ ਦਰਸਨਾਂ ਦਾ ਮੌਕਾ ਦੇਣ ਤੇ ਅਸੀਂ ਵੀ ਪਰਿਵਾਰ ਨੂੰ ਲੈ ਕੇ ਇੱਕ ਵਾਰੀ ਨਨਕਾਣਾ ਸਾਹਿਬ ਦੇ ਦਰਸਨ ਕਰਕੇ ਆਈਏ ਸੁਲਤਾਨਪੁਰ ਲੋਧੀ ਜਿਹੜਾ ਹੈ ਸਾਡੇ ਲਾਗੇ ਹੀ ਪੈਂਦਾ ਹੈ ਉਹ ਵੀ ਪਹਿਲੀ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਰਹੇ ਅਤੇ ਉੱਥੇ ਉਹਨਾਂ ਨੇ ਤੇਰਾ ਤੇਰਾ ਤੋਲਿਆ ਸੀ ਤੇ ਆਨੰਦ ਜਿਹੜਾ ਸੁਲਤਾਨਪੁਰ ਲੋਧੀ ਹੈ ਉੱਥੇ ਜੋ ਅਸਥਾਨ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉੱਥੇ ਹਰ ਦੀਵਾਲੀ ਦੇ ਲਾਗੇ ਬਹੁਤ ਹੀ ਵੱਡਾ ਮੇਲਾ ਹੁੰਦਾ ਹੈ ਤੇ ਜਦੋਂ ਵੀ ਮੌਕਾ ਮਿਲਦਾ ਹੈ ਜਾ ਕੇ ਦਰਬਾਰ ਸਾਹਿਬ ਸ੍ਰੀ ਅੰਬਰਸਰ ਮੱਥਾ ਟੇਕਣ ਲਈ ਜਾਈਦਾ ਹੈ ਤੇ ਜਾਂ ਫਿਰ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਬਹੁਤ ਤਕੜਾ ਮੇਲਾ ਲੱਗਦਾ ਹੈ ਤੇ ਕਬੱਡੀ ਦੇ match ਬੜੇ ਤਕੜੇ ਹੁੰਦੇ ਆ, ਪੰਜਾਬ ਦਾ Top top ਦਾ ਖਿਡਾਰੀ ਹੈ ਜਿਹੜਾ ਉਹ ਸੁਲਤਾਨਪੁਰ ਲੋਧੀ ਦੇ ਮੈਚਾਂ ਚ ਖੇਡਦਾ ਹੈ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਛੂਹ ਧਰਤੀ ਹੈ ਤੇ ਉਸ ਦਰਬਾਰ ਦੇ ਵਿੱਚ ਵੀ ਜਦੋਂ ਜਾਈਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸਨ ਕਰੀਦੇ ਹੈ ਸੰਗਤਾਂ ਦੇ ਦਰਸਨ ਕਰੀਦੇ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਦੋਂ ਬੈਠੀਦਾ ਹੈ ਜਿੰਨਾ time ਹੋ ਸਕਦਾ ਹੈ ਤੇ ਬੜਾ ਹੀ ਵਧੀਆ ਲੱਗਦਾ ਹੈ ਮਹਿਸੂਸ ਹੁੰਦਾ ਹੈ ਰੂਹ ਨੂੰ ਸ਼ਾਂਤੀ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਛੂਹ ਧਰਤੀ ਦੇ ਉੱਤੇ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

ਉਹਦੇ ਚ ਸਾਨੂੰ ਜਿਹੜਾ ਬਿਆਸ ਦਰਿਆ ਹੈ ਤੇ ਆਹੀ ਦਰਿਆ ਪਾਰ ਕਰਕੇ ਜਾਣਾ ਪੈਂਦਾ ਸੀ ਉਹ ਦਰਿਆ ਨੂੰ ਪਾਰ ਕਰਨ ਦਾ ਵੀ ਸਾਡਾ ਇੱਕ

ਦੋ ਤਿੰਨ ਸਾਲ ਪਹਿਲੋਂ ਬਹੁਤ ਤਕੜਾ ਇਕੱਠ ਹੋਇਆ ਸੀ ਸੁਲਤਾਨਪੁਰ ਲੋਧੀ ਵੀ ਉੱਥੇ ਦੇ ਇੰਡੀਆ ਦੇ ਪੰਜਾਬ ਦੇ ਵਿੱਚ ਉਹਦੇ ਸੰਗਤ ਗਈ ਇੰਡੀਆ ਦੇ ਵਿੱਚੋਂ ਬੜੀਆਂ ਜਗ੍ਹਾ ਤੋਂ ਸੰਗਤਾਂ ਆਈਆਂ ਤੇ ਬਾਹਰ ਤੋਂ UK ਤੋਂ ਕੈਨੇਡਾ ਤੋਂ ਆਸਟਰੇਲੀਆ ਅਮਰੀਕਾ, ਫਰਾਂਸ, ਇਟਲੀ, ਆਸਟਰੇਲੀਆ, ਹਰ ਥਾਂ ਤੋਂ ਬਹੁਤ ਹੀ ਸੰਗਤ ਜਿਹੜੀ ਹੈ ਸੁਲਤਾਨਪੁਰ ਲੋਧੀ ਆਏ ਹੋਏ ਸੀ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਦਰਬਾਰ ਸਾਹਿਬ ਜਿਹੜਾ ਗੁਰੂਦੁਆਰਾ ਸਾਹਿਬ ਹੈ ਉਹਦੇ ਨਾਲ ਹੀ ਇੱਕ ਨਦੀ ਵਹਿੰਦੀ ਹੈ ਜਿੱਥੇ ਕਿ ਪਹਿਲੀ ਪਾਤਿਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਡੁਬਕੀ ਲਾਈ ਸੀ ਤੇ ਸਾਫ਼ ਕਰਵਾਇਆ ਹੈ okay thank you

ਆਵਾਜ਼ ਨਹੀਂ ਥੋੜੀ ਸਹੀ ਆਉਣ ਦੀ . ਠੀਕ ਆ ਠੀਕ ਆ ਠੀਕ ਆ, ਹਾਂ ਹੋਰ ਦੁਕਾਨ ਕੁਰਾਲੀ ਪਲਸਤਰ ਕੇ ਨਹੀਂ ਹਜੇ। ਨਾ ਹਜੇ ਕਿਥੇ ਯਾਰਾ ਹਜੇ ਤੈਨੂੰ ਪਤਾ ਖਰਚੇ ਅਜੇ ਵੱਡੇ ਹਜੇ।

ਠੀਕ ਆ ਠੀਕ ਆ ਕੋਈ ਨਾ ਹੋਲੀ ਹੋਲੀ ਕਰਲੀ।

ਤੇ ਤੈਨੂੰ ਪਤਾ ਸਾਰੇ ਘਰ ਦੀ ਪਈ ਹਜੇ। ਹਾਂ ਹਾਂ ਇਹ ਤੇ ਗੱਲ ਹੈ। ਘਟੋ ਘੱਟ ਮੇਰਾ ਰੁਪਇਆ ਹੈਗਾ ਵਾ ਘਟੋ ਘੱਟ ਮੇਰਾ ਖਰਚਾ ਹੈਗਾ ਵਾ ਹੈਪੀ ਚਾਰ ਕ ਲੱਖ ਦਾ ਖ਼ਰਚਾ ਹੈਗਾ ਵਾ ਹਜੇ ਹੋਰ। ਠੀਕ ਆ ਠੀਕ ਆ।

ਪਲਸਤਰ ਕਰਨੇ ਆ ਕਮਰੇ ਫਿਰ ਓਹਨਾ ਨੂੰ ਪੇਂਟ ਪੁੰਟ ਕਰਾਉਣਾ ਫਰਸ਼ ਪੌਣੇ ਟਾਈਲਾਂ ਲਵੋਨੀਆਂ . ਇੱਕ ਸ਼ੀਸ਼ਾ ਲਗਣਾ ਸ਼ੀਸ਼ਾ ਇੱਕ ਦਾ ਸ਼ੀਸ਼ਾ ਲਗਣਾ ਕਰਾਉਣੀ। ਠੀਕ ਆ ਅੱਛਾ ਅੱਛਾ। ਫਿਰ ਵੈਰਿੰਗ ਹੋਣੀ ਚਾਰ ਕ ਲੱਖ ਦਾ ਖਰਚਾ ਹੈਗਾ ਵਾ, ਤਿੰਨ ਚਾਰ ਲੱਖ ਦਾ।

ਪੰਜ ਲੱਖ ਦਾ ਤੇ ਥਾਂ ਲਿਆ ਵਾ ਹਜੇ। ਹਮ ਸਾਰਾ ਕੁੱਛ ਕਰੀ ਜਾਇਏ, ਫਿਰ ਕਹਿਣਾ LED ਲੈ ਆਈਏ LED ਲਿਆਂਦੀ ਆ ਫਿਰ ਹੋਰ ਕਈ ਚੀਜ਼ਾਂ ਚਲ ਪੈਣੀਆਂ।

ਫਿਰ ਕਹਿਣਾ LED ਆਈਏ oven ਲੈ ਆਈਏ। ਹਮ ਸਾਰਾ ਖਰਚਾ ਖੁਰਚਾ ਪਾ ਕੇ ਰੁਪਈਆ ਸਾਰਾ ਲੱਗੇ। ਬਾਰਾਂ ਸੋ ਠੀਕ ਆ ਠੀਕ ਪੈਸੇ ਬਥੇਰੇ ਲੱਗ ਜਾਂਦੇ ਆ। ਇੱਕ ਚਾਰ ਲੱਖ ਹੋਰ ਲੱਗਣਾ ਤੇ ਰੁਪਈਆ ਪਹੁੰਚ ਜਾਣਾ ਵਾ ਘਟੋ ਘੱਟ ਸੋਲਾਂ ਲੱਖ ਦੇ ਵਿਚ ਪਹੁੰਚ ਜਾਣਾ ਕੰਮ।

ਪਰ ਪੱਧਰਾ ਹੀ ਆ ਹੈਪੀ ਇਹਦਾ। ਹਾਂ ਇਹ ਤੇ ਗੱਲ ਹੈ। ਕਿ ਓਹਦੇ ਨਾਲ ਮੁੱਲ ਵਧਣ ਡੇਆ ਹੀ ਆ। ਉਹ ਤੇ ਵਧਣਾ ਹੀ ਆ। ਹੋਰ ਹਾਡੇ ਜਿਹੜਾ ਇਥੇ ਮੇਨ ਰੋਡ ਤੇ ਜਿਹੜਾ ਥਾਂ ਵਾ ਇੱਕ ਮਰਲਾ ਹੈਗਾ ਵਾ ਸਾਡੇ ਚਾਰ ਲੱਖ ਦਾ। ਠੀਕ ਆ ਠੀਕ ਆ। ਇਹ ਹੈਂ?

ਆਹੋ ਸਾਡੇ ਚਾਰ ਲੱਖ ਦਾ ਇੱਕ ਮਰਲਾ। ਠੀਕ ਆ ਠੀਕ। ਤੇ ਹੁਣ ਹਾਡੇ ਓਥੇ ਪਤਾ ਕਿੰਨਾ ਥਾਂ ਮਹਿੰਗਾ ਵਾ ਆਹ . ਆਹੋ ਤੇਰੇ ਵਾਲਾ ਕਿੰਨਾ ਸਵਾ ਦੋ ਮਰਲੇ ਆ? ਮੇਰਾ, ਮੇਰਾ ਹੈਗਾ ਸਵਾ ਦੋ ਮਰਲੇ।

ਬਾਕੀ ਦੀਨੋ ਦਿਨ ਇਹਦਾ ਰੇਟ ਵਧਣਾ ਹੀ ਆ ਘਟਣਾ ਥੋੜੀ ਆ। ਓਹੀ ਨਾ।

ਪਰ ਹੈ ਵੀ ਤੇ ਸੋ ਗੱਜ। ਆਹੋ ਆਹੋ ਹੈ ਟਿਕਾਣੇ, ਚਲੋ . ਉਹ ਥਾਂ ਵੀ ਨਹੀਂ ਲਿਆ ਜਾਣਾ ਸੀ ਤੇ ਕਮਰੇ ਵੀ ਨਹੀਂ ਪੈਣੇ ਸੀ। ਸਹੀ ਗੱਲ ਆ ਸਹੀ ਗੱਲ ਇਹ ਤੇ ਗੱਲ ਹੈ, ਆਹੋ ਵਧੀਆ ਹੋਗਿਆ, ਟਾਈਮ ਨਾਲ ਲਿਆ ਸੀ ਤੇ ਚੱਲ ਕਮਾਈ ਕੀਤੀ ਸੀ ਤੇ ਲੈ ਲਿਆ। ਲੈ ਲਿਆ ਸੀ .

ਇਹ ਤੇ ਗੱਲ ਹੈ। ਉਹ ਮਾਮਾ ਨਿੱਕਾ ਨੀ ਓਹਨੂੰ phone ਫਾਨ ਕਰਦਾ ਹੈਂ, ਹੈਨੀ ਕਰਦਾ? ਨਾ ਨਾ ਨਾਂਹ ਮੇਰਾ ਮੈਂ ਨੀ tension ਲੈਂਦਾ ਇਸ ਗੱਲ ਦੀ। ਹਮ ਉਹ ਕਿਉਂ ਨੀ ਕਰਦਾ ਹੁਣ ਪਹਿਲੇ ਤੇ ਬੜਾ ਕਰਦਾ ਹੁੰਦਾ ਸੀ। ਹੁਣ ਬੱਸ। ਠੀਕ ਹੈ।

ਨਿੱਕਾ ਵੀ, ਜਿੱਦਾਂ ਵੀ ਆ ਤੈਨੂੰ ਪਤਾ ਹੀ ਆ।

ਠੀਕ ਆ, ਚੱਲ ਕੋਈ ਨੀ। ਹੈਂ, ਕੋਈ ਗੱਲ ਨੀ ਹਾਡੇ ਵੀ ਦਿਨ ਚ ਆ ਬਸ ਦਿਨ ਮੁੜਨ ਹੀ ਵਾਲੇ ਆ ਹੋਰ ਦੋ ਤਿੰਨ ਸਾਲ ਆ। ਆਹੋ ਇਹ ਤੇ ਗੱਲ ਹੈ, ਸਦਾ ਦਿਨ ਇਕੋ ਹੀ ਥੋੜੀ ਰਹਿੰਦੇ ਆ। ਓਹੀ ਨਾ ਇੱਕੋ ਨਹੀਂ ਨਾ ਰਹਿੰਦੇ ਨਾ। ਮਾੜੇ ਬੰਦੇ ਇੱਕੋ ਜਹੇ ਰਹਿੰਦੇ ਨਾ ਤਗੜੇ ਬੰਦੇ ਦੇ ਇੱਕੋ ਜਹੇ ਰਹਿੰਦੇ।

ਇੱਕ ਵਾਰੀ ਗੱਲ ਜਾਣ ਦੀ ਗੱਲ ਆ ਸੁਮਨ ਨੂੰ ਬਾਹਰ ਓਥੇ victoria ਚਲਗੀ ਤੇ ਬਸ ਚਲਗੀ ਤੇ ਉਹਵੀ ਚਲਗੀ . ਹਮ ਹਮ ਘਰ ਵੇਖੀ ਕਿੰਨੇ top ਦਾ ਬਣ ਜਾਣਾ ਜਦੋਂ ਪੈਸੇ ਲੱਗੇ ਇਹਦੇ ਤੇ। ਆਹੋ ਉਹ ਤੇ ਗੱਲ ਸਹੀ, ਹਮ ਨਾਲੇ ਮੇਨ ਰੋਡ ਤੇ ਆਣਾ ਇਹੋ ਹੀ . ਓਹੀ ਨਾ ਥੋੜੀ ਬਹੁਤੀ ਹੋਰ ਤੋੜ ਭੰਨ ਕਰਾ ਕੇ ਥੋੜਾ ਵਧੀਆ ਤਰੀਕੇ ਦਾ ਹੋਰ design ਦਵਾਂਗੇ। ਠੀਕ ਹੈ। ਕਰਾਉਣਾ ਹਜੇ ਤੋੜ ਭੰਨ ਥੋੜੀ ਜੀ ਕਰੋਨੀ ਅਜੇ ਮੈਂ ਵਿਚੋਂ ਮੈਂ ਕਿਹਾ ਚਲ ਕਮਾਈ ਤੋਂ ਪੈਸੇ ਪੂਸੇ ਜੋੜ ਲਈਏ।

ਕਿੱਦਾਂ ਫੇਰ ਦਾਣੇ ਦੂਣੇ ਹੈਗੇ ਕੇ ਜਾਂ ਮੁੱਲ ਲੈਣੇ ਪੈਣੇ ਵਗੈਰਾ। ਹੋਰ ਰੱਬ ਦੀ ਕਿਰਪਾ ਹੀ ਆ ਕਾਗਜ ਪੂਰੇ ਹੈਗੇ ਆ।

ਪੰਜ ਤੋੜੇ ਮੇਰੇ ਕੋਲ ਕਣਕ ਦੇ ਪਏ ਆ ਢਾਈ ਤਿੰਨ ਕਵਿੰਟਲ ਅੱਛਾ, ਕੰਮ ਚ ਪਈ ਆਤਕੀ .

ਤੀਹ ਕਿਲੋ ਤਾਡੇ ਉਹ ਨੰਘ ਜਾਂਦੇ ਆ। ਅੱਛਾ ਅੱਛਾ ਅੱਛਾ। ਪੰਜ ਤੋੜੇ ਪਏ ਡੇਢ ਕਵਿੰਟਲ ਕਣਕ ਢਾਈ ਤਿੰਨ ਕਵਿੰਟਲ ਪਈ drum . ਪੰਜ ਤਿਆ ਪੰਦਰਾਂ ਡੇਢ ਕਵਿੰਟਲ ਹੈ। ਆਹੋ ਡੇਢ ਇੱਕ ਤੇ ਢਾਈ ਤਿੰਨ ਕਵਿੰਟਲ ਇੱਕ ਪਈ ਆ।

ਚਾਰ ਕਵਿੰਟਲ ਤੇ ਤਿੰਨ ਜੀ ਜੇ ਤੁਸੀਂ ਇਸ ਸਾਲ ਇੱਕ ਟਾਡਾ ਅਰਾਮ ਨਾਲ ਲੰਘ ਜਾਣਾ ਓਹਦੇ ਨਾਲ। ਬਸ ਰਮਾਨ ਨਾਲ ਕਿ ਓਦੋ ਤੱਕ . ਵੱਧ ਹੀ ਲੰਘ ਜਾਣਾ। ਤੇ ਡਿਪੂ ਵਾਲੀ ਕਣਕ ਫੇਰ ਆ ਜਾਏਗੀ। ਠੀਕ ਹੈ ਠੀਕ। ਓਦੋ ਤਕ ਸੁਮਨ ਦਾ ਵੀ ਨਾ ਪੈ ਜਾਣਾ ਤੇ ਜਿਹੜਾ ਕਾਕਾ ਹੋਊਗਾ ਓਹਦਾ ਵੀ ਨਾ ਨਾਮ ਪਵਾ ਦੇਣਾ। ਆਹੋ ਇਹ ਤੇ ਗੱਲ ਹੈ। ਹੋਰ ਹਾਡੀ ਆਉਂਦੀ ਡੈਡੀ ਦੀ ਆਉਂਦੀ, ਮੇਰੀ ਆਉਂਦੀ ਆ ਤਿੰਨਾਂ ਦੀ। ਠੀਕ ਹੈ ਜੀ ਅੱਛਾ ਸੁਮਨ ਦਾ ਨੀ ਨਾ ਚੜ੍ਹਿਆ। ਸੁਮਨ ਦਾ ਸੁਮਨ ਦਾ ਅੱਜ ਚੜਾ ਦਾ ਓਹਦਾ ਕੀ ਆ।

ਆਖਣ ਡੇਆ ਕਹਿੰਦਾ ਅਧਾਰ ਕਾਰਡ ਬਣਿਆ ਸਾਰਾ ਕੁਝ ਹੋਗਿਆ ਅਧਾਰ ਕਾਰਡ ਤੇ ਨਾਮ ਓਹਨੇ ਚਾੜ ਦੇਣਾ, ਫਿਰ ਕਾਕੇ ਦਾ ਚੜਾਵਾਂਗੇ। ਅੱਛਾ ਠੀਕ ਆ।